ਕਈ ਸਾਰੇ ਇੱਥੇ ਪੇੜ ਪੌਦੇ ਦਿਖਾਈ ਦੇ ਰਹੇ ਹੈ ਔਰ ਕੁਛ ਇੱਥੇ ਝੂਲੇ ਲੱਗੇ ਹੈ ਬੱਚਿਆਂ ਦੇ ਲਈ।

ਔਰ ਇੱਥੇ ਰੇਤਾ ਬਜਰੀ ਪਿਆ ਹੋਇਆ ਹੈ ਕਈ ਸਾਰਾ ਇੱਥੇ ਸਰੀਆ ਦਿਖਾਈ ਦੇ ਰਿਹਾ ਹੈ।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

ਔਰ ਇੱਥੇ ਇੱਕ ਪੈਟ੍ਰੋਲ ਪੰਪ ਦਿਖਾਈ ਦੇ ਰਿਹਾ ਹੈ ਕੁੱਛ ਇੱਥੇ ਬਾਇਕਸ ਲੱਗੀ ਹੋਈ

ਇਸ ਫ਼ੋਟੋ ਵਿੱਚ ਦੱਸੇਆ ਹੈ ਕੀ ਇੱਥੇ ਦੁਕਾਨ ਹੈ।

ਇੱਕ ਪਾਰਕ ਐ ਔਰ ਇੱਥੇ ਇੱਕ ਦਰਿਆ ਬਣਿਆ ਹੌਇਐ ਗ੍ਰਿਲ ਲੱਗੀ ਹੋਈ ਐ ਕਈ ਸਾਰੇ ਇੱਥੇ ਪੇੜ ਪੌਧੇ ਦਿਖਾਈ ਦੇ ਰਹੇ ਐ।

ਕਈ ਸਾਰੇ ਲੋਗ ਆਏ ਹੋਏ ਹੈ ਇੱਥੇ ਖਾਣ ਲਈ ਲੋਕਾਂ ਨੇ ਕੁਝ ਪਲੇਟਾਂ ਲਈਆਂ ਕੁਝ ਕੋਲੀਆਂ ਲਈਆਂ ਹੋਈਆਂ --

ਰੇਲ ਪਟਰੀ ਹੈ ਔਰ ਇੱਥੇ ਕਈ ਸਾਰੇ ਜਿਹੜੇ ਓਹ ਜਿੱਥੇ ਕਬੂਤਰ ਜਾਨਵਰ ਰੱਖੇ ਹੋਏ ਹੈਂ।

ਕਈ ਸਾਰੇ ਇੱਥੇ ਪੋਸਟਰ ਲਗਾਏ ਹੈਂ ਫ੍ਰਿੱਜ ਲੱਗੀ ਹੋਈ ਹੈ ਫ੍ਰਿੱਜ ਵਿੱਚ ਕਈ ਸਾਰੀ ਕੋਲਡ ਡਰਿੰਕ ਰੱਖੀ ਹੈ ਕੁੱਛ ਭਾਂਡੇ ਦਿੱਖ --

ਇਹ ਜਿਹੜੀ ਫੋਟੋ ਹੈ ਇਹਦੇ ਵਿੱਚ ਦੱਸਿਆ ਹੈ ਕੀ ਇੱਥੇ--

ਘਰ ਹੈ ਕਈ ਸਾਰੇ ਔਰ ਕਈ ਸਾਰੇ ਇੱਥੇ ਪੇੜ ਪੌਧੇ ਦਿਖਾਈ ਦੇ ਰਹੇ ਹੈ।

ਦੁਕਾਨ ਹੈ ਔਰ ਕਈ ਸਾਰੇ ਇਥੇ ਸ਼ਰਾਬ ਦੀ ਬੋਤਲ ਰੱਖੀ ਹੋਈ ਆ ਕੁਝ ਬੀਅਰਸ ਰੱਖੀ ਹੈ ਲਾਈਟ ਲੱਗੇ ਹੋਈ ਹੈ।